ਲਿਬਰੇਆਫਿਸ ਕੈਲਕ ਵਿਚ ਸੈੱਲਸ ਅਤੇ ਸ਼ੀਟਸ ਨਾਲ ਕੰਮ ਕਰਨ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ ਰੋਅਜ਼ ਅਤੇ ਕਾਲਮਸ ਨੂੰ ਜੋੜਨਾ ਅਤੇ ਡਿਲੀਟ ਕਰਨਾ ਸ਼ੀਟਸ ਜੋੜਨਾ ਅਤੇ ਡਿਲੀਟ ਕਰਨਾ ਸ਼ੀਟਸ ਨੂੰ ਦੁਬਾਰਾ ਨਾਮ ਦੇਣਾ ਇਥੇ ਅਸੀਂ ਆਪਣੇ ਅੋਪਰੇਟਿੰਗ ਸਿਸਟਮ ਵਜੋਂ ਵਰਤ ਰਹੇ ਹਾਂ ਉਬੰਤੂ ਲੀਨਕਸ ਵਰਜ਼ਨ 1004 ਅਤੇ ਲਿਬਰੇਆਫਿਸ ਸੂਟ ਵਰਜ਼ਨ 334
ਆਉ ਅਸੀਂ ਆਪਣਾ ਟਿਯੂਟੋਰਿਅਲ ਸਪਰੈੱਡਸ਼ੀਟਸ ਵਿਚ ਰੋਅਜ਼ ਅਤੇ ਕਾਲਮਸ ਜੋੜਨਾ ਸਿੱਖਣ ਨਾਲ ਸ਼ੁਰੂ ਕਰੀਏ
ਆਉ ਅਸੀਂ ਆਪਣੀ ਪਰਸਨਲ ਫਾਇਨਾਂਸ ਟਰੈਕਰ ਡੋਟ ਓਡੀਐਸ ਪਰਸਨਲ ਫਾਈਨੈਂਸ trackerਓਡੀਐਸ ਫਾਇਲ ਖੋਲ੍ਹੀਏ
ਕਾਲਮਜ਼ ਅਤੇ ਰੋਅਜ਼ ਸਮੂਹ ਵਿਚ ਜਾਂ ਇੱਕ ਇੱਕ ਕਰਕੇ ਵੀ ਜੋੜੇ ਜਾ ਸਕਦੇ ਹਨ
ਸਪਰੈੱਡਸ਼ੀਟ ਵਿਚ ਇਕ ਰੋਅ ਜਾਂ ਇਕ ਕਾਲਮ ਜੋੜਨ ਲਈ ਪਹਿਲਾਂ ਸੈੱਲ ਕਾਲਮ ਜਾਂ ਰੋਅ ਨੂੰ ਸਲੈਕਟ ਕਰੋ ਜਿਥੇ ਤੁਸੀਂ ਨਵਾਂ ਕਾਲਮ ਜਾਂ ਨਵੀਂ ਰੋਅ ਜੋੜਨਾ ਚਾਹੁੰਦੇ ਹੋ
ਉਦਾਹਰਣ ਵਜੋਂ ਆਉ ਅਸੀਂ ਆਪਣੀ ਪਰਸਨਲ ਫਾਇਨਾਂਸ ਟਰੈਕਰ ਡੋਟ ਓਡੀਐਸ ਫਾਇਲ ਵਿਚ ਪਹਿਲੀ ਰੋਅ ਵਿਚ ਕਿਤੇ ਕਲਿਕ ਕਰਦੇ ਹਾਂ
ਮੈਂ ਉਸ ਸੈੱਲ ਨੂੰ ਕਲਿਕ ਕਰਦੀ ਹਾਂ ਜਿਸ ਵਿਚ ਕੌਸਟ ਕੋਸਟ ਲਿਖਿਆ ਹੋਇਆ ਹੈ
ਹੁਣ ਮੈਨਯੂਬਾਰ ਵਿਚ ਇੰਸਰ੍ਟ ਇੰਸਰਟ ਅੋਪਸ਼ਨ ਨੂੰ ਕਲਿਕ ਕਰੋ ਅਤੇ ਫਿਰ ਰੋਜ਼ ਰੋਜ਼ ਤੇ ਕਲਿਕ ਕਰੋ
ਅਸੀਂ ਵੇਖਦੇ ਹਾਂ ਕਿ ਚੁਣੀ ਗਈ ਰੋਅ ਉੱਤੇ ਇਕ ਨਵੀਂ ਰੋਅ ਜੁੜ ਗਈ ਹੈ
ਉਸੀ ਤਰਹਾਂ ਇਕ ਨਵਾਂ ਕਾਲਮ ਜੋੜਨ ਲਈ ਮੈਨਯੂਬਾਰ ਵਿਚ ਇੰਸਰ੍ਟ ਬਟਨ ਨੂੰ ਕਲਿਕ ਕਰੋ ਅਤੇ ਫਿਰ ਕੌਲਸਜ਼ ਕੋਲਮਨਜ਼ ਤੇ ਕਲਿਕ ਕਰੋ
ਤੁਸੀਂ ਵੇਖੋਗੇ ਕਿ ਚੁਣੇ ਹੋਏ ਕਾਲਮ ਤੋਂ ਪਹਿਲਾਂ ਇਕ ਨਵਾਂ ਕਾਲਮ ਜੁੜ ਗਿਆ ਹੈ
ਜਿਹੜੇ ਬਦਲਾਉ ਅਸੀਂ ਕੀਤੇ ਹਨ ਆਉ ਉਹਨਾਂ ਨੂੰ ਅਨਡੂ ਕਰੀਏ
ਜੇ ਤੁਸੀਂ ਕਾਲਮ ਨੂੰ ਉਸਦੇ ਅੱਖਰ ਜਾਂ ਰੋਅ ਨੂੰ ਉਸਦੇ ਨੰਬਰ ਜੋ ਇਹਨਾਂ ਨੂੰ ਆਈਡੈਂਟੀਫਾਈ ਕਰਾਂਉਦੇ ਹਨ ਤੇ ਕਲਿਕ ਕਰਕੇ ਚੁਣਿਆ ਹੈ ਤਾਂ ਰਾਈਟ ਕਲਿਕ ਕਰੋ ਅਤੇ ਇਕ ਨਵਾਂ ਕਾਲਮ ਜਾਂ ਰੋਅ ਜੋੜਨ ਲਈ ਡਰਾਪਡਾਉਨ ਮੈਨਯੂ ਵਿਚੋਂ ਇੰਸਰਟ ਕੌਲਮਜ਼ ਜਾਂ ਇੰਸਰਟ ਰੋਜ਼ ਅੋਪਸ਼ਨ ਚੁਣੋ
ਵਿਕਲਪ ਦੇ ਤੌਰ ਤੇ ਸੈੱਲ ਤੇ ਕਰਸਰ ਨਾਲ ਕਲਿਕ ਕਰਕੇ ਉਸਨੂੰ ਚੁਣੋ
ਫਿਰ ਰਾਈਟ ਕਲਿਕ ਕਰੋ ਅਤੇ ਇੰਸਰਟ ਅੋਪਸ਼ਨ ਚੁਣੋ
ਤੁਹਾਨੂੰ ਇਕ ਅਜਿਹਾ ਡਾਇਲੌਗ ਬੋਕਸ ਨਜ਼ਰ ਆਏਗਾ
ਇਕ ਰੋਅ ਜਾਂ ਇਕ ਕਾਲਮ ਜੋੜਨ ਲਈ ਇੰਟਾਇਰ ਰੋਅ ਜਾਂ ਇੰਟਾਇਰ ਕੌਲਮ ਅੋਪਸ਼ਨ ਚੁਣੋ
ਇਕੋ ਵੇਲੇ ਕਈ ਕਾਲਮਸ ਜਾਂ ਰੋਅਜ਼ ਜੋੜਨ ਲਈ ਪਹਿਲਾਂ ਸਾਨੂੰ ਜ਼ਰੂਰਤ ਅਨੁਸਾਰ ਗਿਣਤੀ ਦੇ ਕਾਲਮਸ ਜਾਂ ਰੋਅਜ਼ ਚਿੰਨ੍ਹਿਤ ਕਰਨੇ ਚਾਹੀਦੇ ਹਨ ਅਤੇ ਫਿਰ ਸ਼ੁਰੂਆਤੀ ਸੈੱਲ ਤੇ ਲੈਫਟ ਮਾਉਸ ਬਟਨ ਹੋਲਡ ਕਰੋ ਅਤੇ ਲੋੜੀਂਦੇ ਆਈਡੈਂਟਫਾਇਰ ਨੰਬਰ ਤਕ ਡਰੈਗ ਕਰੋ
ਇਥੇ ਅਸੀਂ 4 ਸੈੱਲਸ ਚਿੰਨ੍ਹਿਤ ਕੀਤੇ ਹਨ
ਨਵੀਂ ਰੋਅਜ਼ ਜਾਂ ਕਾਲਮਸ ਜੋੜਨ ਲਈ ਦੱਸੇ ਗਏ ਤਰੀਕਿਆਂ ਵਿਚੋਂ ਕਿਸੇ ਇਕ ਦਾ ਅਨੁਸਰਨ ਕਰੋ
ਮੈਂ ਨਵੀਂ ਰੋਅਜ਼ ਜੋੜਨਾ ਚਾਹੁੰਦੀ ਹਾਂ
ਇਸ ਲਈ ਮੈਂ ਚੁਣੀ ਗਈ ਅੋਪਸ਼ਨ ਤੇ ਰਾਈਟ ਕਲਿਕ ਕਰਕੇ ਇੰਸਰਟ ਆਪਸ਼ਨ ਚੁਣਾਂਗੀ
ਅੱਗੇ ਮੈਂ ਇੰਟਾਇਰ ਰੋਅ ਅੋਪਸ਼ਨ ਚੁਣਾਂਗੀ
ਓੱਕੇ ਓਕ ਬਟਨ ਤੇ ਕਲਿਕ ਕਰੋ
ਧਿਆਨ ਦਿਉ ਕਿ ਚੁਣੀ ਗਈ ਰੋਅਜ਼ ਦੀ ਪਹਿਲੀ ਰੋਅ ਦੇ ਉਪਰ 4 ਨਵੀਆਂ ਰੋਅਜ਼ ਜੁੜ ਗਈਆਂ ਹਨ
ਅੱਗੇ ਅਸੀਂ ਸਿੱਖਾਂਗੇ ਕਿ ਕਾਲਮਸ ਨੂੰ ਇੱਕ ਇੱਕ ਜਾਂ ਗਰੁਪ ਵਿਚ ਕਿਵੇਂ ਡਿਲੀਟ ਕਰੀਏ
ਸਿੰਗਲ ਕਾਲਮ ਜਾਂ ਰੋਅ ਨੂੰ ਡਿਲੀਟ ਕਰਨ ਲਈਪਹਿਲਾਂ ਉਸ ਕਾਲਮ ਜਾਂ ਰੋਅ ਨੂੰ ਚੁਣੋ ਜਿਸਨੂੰ ਡਿਲੀਟ ਕਰਨਾ ਚਾਹੁੰਦੇ ਹੋ
ਉਦਾਹਰਣ ਵਜੋਂ ਜੇ ਅਸੀਂ ਕਾਲਮਜਿਸ ਵਿਚ ਲੌੰਡਰੀ ਲੌਂਡਰੀ ਲਿਖਿਆ ਹੋਇਆ ਹੈ ਨੂੰ ਡਿਲੀਟ ਕਰਨਾ ਚਾਹੁੰਦੇ ਹਾਂ ਤਾਂ ਪਹਿਲਾਂ ਉਸ ਕਾਲਮ ਵਿਚ ਇਕ ਸੈੱਲ ਤੇ ਕਲਿਕ ਕਰਕੇ ਉਸਨੂੰ ਚੁਣੀਏ
ਹੁਣ ਸੈੱਲ ਤੇ ਰਾਈਟ ਕਲਿਕ ਕਰੋ ਅਤੇ ਡਿਲੀਟ ਅੋਪਸ਼ਨ ਤੇ ਕਲਿਕ ਕਰੋ
ਡਿਲੀਟ ਸੈੱਲਜ਼ ਡਿਲੀਟ ਸੈਲਜ਼ ਹੈਡਿੰਗ ਨਾਲ ਇਕ ਡਾਇਲੌਗ ਬੋਕਸ ਦਿਖਾਈ ਦਿੰਦਾ ਹੈ
ਹੁਣ ਸ਼ਿਫਟ ਸੈੱਲਜ਼ ਅਪ ਸ਼ਿਫਟ ਸੈਲਜ਼ ਯੂਪੀ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਓੱਕੇ ਬਟਨ ਤੇ ਕਲਿਕ ਕਰੋ
ਤੁਸੀਂ ਵੇਖਦੇ ਹੋ ਕਿ ਸੈੱਲ ਡਿਲੀਟ ਹੋ ਗਏ ਹਨ ਅਤੇ ਉਸ ਤੋਂ ਨਿਚਲੇ ਸੈੱਲ ਉਪਰ ਸ਼ਿਫਟ ਹੋ ਗਏ ਹਨ
ਇਸ ਬਦਲਾਉ ਨੂੰ ਅਨਡੂ ਕਰਦੇ ਹਾਂ
ਆਉ ਹੁਣ ਅਸੀਂ ਸਿੱਖਦੇ ਹਾਂ ਕਿ ਜ਼ਿਆਦਾ ਕਾਲਮਸ ਜਾਂ ਰੋਅਜ਼ ਇਕੋ ਵਾਰੀ ਕਿਵੇਂ ਡਿਲੀਟ ਕਰੀਏ
ਉਦਾਹਰਣ ਵਜੋਂ ਜੇ ਅਸੀਂ ਰੋਅ ਡਿਲੀਟ ਕਰਨਾ ਚਾਹੁੰਦੇ ਹਾਂ ਜਿਸ ਵਿਚ ਮਿਸਲੇਨਿਅਸ ਮਿਸਲੇਨੀਅਸ ਲਿਖਿਆ ਹੈ ਪਹਿਲਾਂ ਉਹ ਸੈੱਲ ਚੁਣੋ ਜਿਸ ਵਿਚ ਉਸਦਾ ਸੀਰੀਅਲ ਨੰਬਰ ਹੈ ਜਿਹੜਾ ਕਿ 6 ਹੈ
ਹੁਣ ਇਸ ਸੈੱਲ ਤੇ ਲੈਫਟ ਮਾਉਸ ਬਟਨ ਨਾਲ ਕਲਿਕ ਕਰਕੇ ਪੂਰੀ ਰੋਅ ਤੇ ਡਰੈਗ ਕਰੋ
ਜਾਂ ਉਸ ਰੋਅ ਨੰਬਰ ਤੇ ਕਲਿਕ ਕਰੋ ਜਿਸ ਨੂੰ ਡਿਲੀਟ ਕਰਨਾ ਹੈ
ਪੂਰੀ ਰੋਅ ਚਿੰਨ੍ਹਿਤ ਹੋ ਜਾਏਗੀ
ਸੈੱਲ ਤੇ ਰਾਈਟ ਕਲਿਕ ਕਰੋ ਅਤੇ ਫਿਰ ਡਿਲੀਟ ਡਿਲੀਟ ਅੋਪਸ਼ਨ ਤੇ ਕਲਿਕ ਕਰੋ
ਡਿਲੀਟ ਸੈੱਲਜ਼ ਡਿਲੀਟ ਸੈਲਜ਼ ਨਾਮ ਦਾ ਡਾਇਲੌਗ ਬੋਕਸ ਦਿੱਸੇਗਾ
ਹੁਣ ਸ਼ਿਫਟ ਸੈੱਲਜ਼ ਅਪ ਸ਼ਿਫਟ ਸੈਲਜ਼ ਯੂਪੀ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਓੱਕੇ ਓਕ ਬਟਨ ਤੇ ਕਲਿਕ ਕਰੋ
ਤੁਸੀਂ ਵੇਖਦੇ ਹੋ ਕਿ ਪੂਰੀ ਰੋਅ ਡਿਲੀਟ ਹੋ ਗਈ ਹੈ ਅਤੇ ਉਸ ਤੋਂ ਨੀਚੇ ਵਾਲੀ ਰੋਅ ਸ਼ਿਫਟ ਹੋ ਕੇ ਉਪਰ ਆ ਗਈ ਹੈ
ਉਸੀ ਤਰਹਾਂ ਰੋਅਜ਼ ਦੀ ਜਗਾਹ ਕਾਲਮਜ਼ ਚੁਣ ਕੇ ਅਸੀਂ ਕਾਲਮਜ਼ ਡਿਲੀਟ ਕਰ ਸਕਦੇ ਹਾਂ
ਜਿਹੜੇ ਬਦਲਾਉ ਅਸੀਂ ਕੀਤੇ ਹਨ ਆਉ ਉਹਨਾਂ ਨੂੰ ਅਨਡੂ ਕਰਦੇ ਹਾਂ
ਸ਼ੀਟ ਵਿਚ ਜ਼ਿਆਦਾ ਰੋਅਜ਼ ਅਤੇ ਕਾਲਮਜ਼ ਜੋੜਨ ਅਤੇ ਡਿਲੀਟ ਕਰਨਾ ਸਿੱਖਣ ਤੋਂ ਬਾਅਦ ਅਸੀਂ ਹੁਣ ਸਿੱਖਾਂਗੇ ਕਿ ਕੈਲਕ ਵਿਚ ਸ਼ੀਟਸ ਕਿਵੇਂ ਜੋੜੀਏ ਅਤੇ ਡਿਲੀਟ ਕਰੀਏ
ਕੈਲਕ ਵਿਚ ਨਵੀਂ ਸ਼ੀਟ ਜੋੜਨ ਦੇ ਕਈ ਤਰੀਕੇ ਹਨ
ਇਕ ਇਕ ਕਰਕੇ ਅਸੀਂ ਸਾਰਿਆਂ ਬਾਰੇ ਸਿੱਖਾਂਗੇ
ਸਾਰੇ ਤਰੀਕਿਆਂ ਵਿਚ ਪਹਿਲਾ ਸਟੈਪ ਇਹ ਹੈ ਕਿ ਉਸ ਸ਼ੀਟ ਨੂੰ ਚੁਣੋ ਜਿਸ ਤੋਂ ਬਾਅਦ ਅਗਲੀ ਨਵੀਂ ਸ਼ੀਟ ਜੋੜਨੀ ਹੈ
ਹੁਣ ਮੈਨਯੂਬਾਰ ਵਿਚ Insertਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਸ਼ੀਟ ਤੇ ਕਲਿਕ ਕਰੋ
ਇੰਸਰਟ ਸ਼ੀਟ ਇੰਸਰਟ ਸ਼ੀਟ ਹੈਡਿੰਗ ਨਾਲ ਇਕ ਡਾਇਲੌਗ ਬੋਕਸ ਖੁੱਲ੍ਹਦਾ ਹੈ
ਆਉ ਹੁਣ ਅਸੀਂ ਮੌਜੂਦਾ ਸ਼ੀਟ ਤੋਂ ਬਾਅਦ ਨਵੀਂ ਸ਼ੀਟ ਜੋੜਨ ਲਈ ਆਫਟਰ ਕਰੰਟ ਸ਼ੀਟ ਆਫਟਰ ਕਰੰਟ ਸ਼ੀਟ ਰੇਡਿੳੇ ਬਟਨ ਨੂੰ ਚੁਣਦੇ ਹਾਂ
ਨੇਮ ਨਾਮੇਫੀਲਡ ਵਿਚ ਸਾਡੀ ਨਵੀਂ ਸ਼ੀਟ ਦਾ ਨਾਮ ਸ਼ੀਟ 4 ਸ਼ੀਟ 4 ਦਰਸਾਇਆ ਗਿਆ ਹੈ
ਇਹ ਸਿਸਟਮ ਵਲੋਂ ਦਿਤਾ ਗਿਆ ਨਾਮ ਹੈ
ਜੇ ਤੁਸੀਂ ਚਾਹੋ ਤਾਂ ਬਦਲ ਕੇ ਇਸ ਨੂੰ ਦੂਜਾ ਨਾਮ ਦੇ ਸਕਦੇ ਹੋ
ਹੁਣ ਓਕੇ ਬਟਨ ਤੇ ਕਲਿਕ ਕਰੋ
ਅਸੀਂ ਵੇਖਦੇ ਹਾਂ ਕਿ ਸਾਡੀ ਮੌਜੂਦਾ ਸ਼ੀਟ ਤੋਂ ਬਾਅਦ ਇਕ ਨਵੀਂ ਸ਼ੀਟ ਜੁੜ ਗਈ ਹੈ
ਨਵੀਂ ਸ਼ੀਟ ਜੋੜਨ ਦਾ ਇਕ ਹੋਰ ਤਰੀਕਾ ਹੈ ਕੈਲਕ ਵਿੰਡੋ ਦੇ ਨਿਚਲੇ ਖੱਬੇ ਪਾਸੇ ਮੌਜੂਦਾ ਸ਼ੀਟ ਟੈਬ ਤੇ ਰਾਈਟ ਕਲਿਕ ਕਰੋ ਅਤੇ ਇੰਸਰਟ ਸ਼ੀਟ ਇੰਸਰਟ ਸ਼ੀਟ ਅੋਪਸਨ ਤੇ ਕਲਿਕ ਕਰੋ
ਤੁਸੀਂ ਜਗ੍ਹਾ ਸ਼ੀਟਸ੍ ਦੇ ਨੰਬਰ ਅਤੇ ਨਾਮ ਚੁਣ ਸਕਦੇ ਹੋ ਅਤੇ ਫਿਰ ਓਕੇ ਓਕ ਬਟਨ ਤੇ ਕਲਿਕ ਕਰੋ
ਚੋਣ ਮੁਤਾਬਿਕ ਇਹ ਸ਼ੀਟ ਇੰਸਰਟ ਹੋਵੇਗੀ
ਮੌਜੂਦਾ ਸ਼ੀਟ ਤੋਂ ਬਾਅਦ ਸ਼ੀਟ ਜੋੜਨ ਦਾ ਇਕ ਹੋਰ ਤਰੀਕਾ ਇਹ ਹੈ ਕਿ ਸ਼ੀਟ ਟੈਬ ਦੇ ਅੱਗੇ ਦਿਤੇ ਗਏ ਐਡ ਸ਼ੀਟ ਅੱਡ ਸ਼ੀਟ ਬਟਨ ਤੇ ਕਲਿਕ ਕਰੋ ਜੋ ਕਿ ਪਲੱਸ ਸਾਈਨ ਨਾਲ ਦਿਖਾਇਆ ਗਿਆ ਹੈ
ਇਸ ਤੇ ਕਲਿਕ ਕਰਨ ਨਾਲ ਇਕ ਨਵੀਂ ਸ਼ੀਟ ਅਪਨੇ ਆਪ ਸ਼ੀਟਸ ਦੇ ਅਖੀਰ ਵਿਚ ਜੁੜ ਜਾਂਦੀ ਹੈ
ਨਵੀਂ ਸ਼ੀਟ ਜੋੜਨ ਦਾ ਆਖਰੀ ਤਰੀਕਾ ਇਹ ਹੈ ਕਿ ਨੀਚੇ ਸ਼ੀਟਸ ਟੈਬ ਵਿਚ ਐਡ ਸ਼ੀਟ ਅੱਡ ਸ਼ੀਟ ਪਲੱਸ ਸਾਈਨ ਦੇ ਅੱਗੇ ਖਾਲੀ ਜਗ੍ਹਾ ਤੇ ਕਲਿਕ ਕਰ ਕੇ ਇੰਸਰਟ ਸ਼ੀਟ ਇੰਸਰਟ ਸ਼ੀਟ ਡਾਇਲੌਗ ਬੋਕਸ ਤੇ ਜਾਉ
ਖਾਲੀ ਜਗ੍ਹਾ ਤੇ ਕਲਿਕ ਕਰਨ ਤੇ ਅਸੀਂ ਵੇਖਦੇ ਹਾਂ ਕਿ ਇੰਸਰਟ ਸ਼ੀਟ ਇੰਸਰਟ ਸ਼ੀਟ ਡਾਇਲੌਗ ਬੋਕਸ ਆ ਜਾਂਦਾ ਹੈ
ਤੁਸੀਂ ਡਾਇਲੌਗ ਬੋਕਸ ਵਿਚ ਸ਼ੀਟ ਦੀ ਜਾਣਕਾਰੀ ਐਂਟਰ ਕਰ ਸਕਦੇ ਹੋ ਅਤੇ ਫਿਰ ਓੱਕੇ ਓਕ ਬਟਨ ਤੇ ਕਲਿਕ ਕਰੋ
ਸ਼ੀਟਸ ਨੂੰ ਕਿਵੇਂ ਜੋੜਨਾ ਹੈ ਇਹ ਸਿੱਖਣ ਤੋਂ ਬਾਅਦ ਹੁਣ ਅਸੀਂ ਸਿੱਖਾਂਗੇ ਕੈਲਕ ਵਿਚ ਸ਼ੀਟਸ ਨੂੰ ਡਿਲੀਟ ਕਿਵੇਂ ਕਰਨਾ ਹੈ
ਸ਼ੀਟਸ ਇਕ ਇਕ ਕਰਕੇ ਜਾਂ ਗਰੁੱਪ ਵਿਚ ਵੀ ਡਿਲੀਟ ਹੋ ਸਕਦੀਆਂ ਹਨ
ਸਿਰਫ ਇਕ ਸ਼ੀਟ ਨੂੰ ਡਿਲੀਟ ਕਰਨ ਲਈ ਜਿਸ ਸ਼ੀਟ ਨੂੰ ਡਿਲੀਟ ਕਰਨਾ ਹੈ ਉਸ ਦੇ ਟੈਬ ਤੇ ਰਾਈਟ ਕਲਿਕ ਕਰੋ ਅਤੇ ਫਿਰ ਪੋਪ ਅੱਪ ਮੈਨਯੂ ਵਿਚ ਡਿਲੀਟ ਡਿਲੀਟ ਸ਼ੀਟ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਯੈੱਸ ਯੇਸ ਅੋਪਸ਼ਨ ਤੇ ਕਲਿਕ ਕਰੋ
ਤੁਸੀਂ ਦੇਖਦੇ ਹੋ ਕਿ ਸ਼ੀਟ ਡਿਲੀਟ ਹੋ ਗਈ ਹੈ
ਕਿਸੀ ਵਿਸ਼ੇਸ਼ ਸ਼ੀਟ ਨੂੰ ਡਿਲੀਟ ਕਰਨ ਦਾ ਇਕ ਹੋਰ ਤਰੀਕਾ ਹੈ ਮੈਨਯੂਬਾਰ ਵਿਚ ਐਡਿੱਟ ਐਡਿਟ ਅੋਪਸ਼ਨ ਦਾ ਇਸਤੇਮਾਲ ਕਰਨਾ
ਉਦਾਹਰਣ ਲਈ ਜੇ ਅਸੀਂ ਲਿਸਟ ਵਿਚੋਂ ਸ਼ੀਟ 3 ਨੂੰ ਡਿਲੀਟ ਕਰਨਾ ਚਾਹੁੰਦੇ ਹਾਂ ਮੈਨਯੂਬਾਰ ਵਿਚੋਂ ਐਡਿੱਟ ਐਡਿਟ ਅੋਪਸ਼ਨ ਤੇ ਕਲਿਕ ਕਰੋ ਅਤੇ ਸ਼ੀਟ ਸ਼ੀਟ ਅੋਪਸ਼ਨ ਤੇ ਕਲਿਕ ਕਰੋ
ਹੁਣ ਪੋਪ ਅੱਪ ਮੈਨਯੂ ਵਿਚ ਡਿਲੀਟ ਡਿਲੀਟ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਯੈੱਸ ਯੇਸ ਅੋਪਸ਼ਨ ਤੇ ਕਲਿਕ ਕਰੋ
ਤੁਸੀਂ ਦੇਖਦੇ ਹੋ ਕਿ ਸ਼ੀਟ ਡਿਲੀਟ ਹੋ ਗਈ ਹੈ
ਆਉ ਹੁਣ ਡਾਕਯੂਮੈਂਟ ਵਿਚ ਜੋ ਬਦਲਾਉ ਕੀਤੇ ਹਨ ਉਹਨਾਂ ਨੂੰ ਅਨਡੂ ਕਰਦੇ ਹਾਂ
ਜ਼ਿਆਦਾ ਸ਼ੀਟਸ ਡਿਲੀਟ ਕਰਨ ਲਈ ਉਦਾਹਰਣ ਲਈ ਜੇ ਅਸੀਂ ਸ਼ੀਟ 2 ਸ਼ੀਟ 2 ਅਤੇ ਸ਼ੀਟ 3 ਸ਼ੀਟ 3 ਨੂੰ ਡਿਲੀਟ ਕਰਨਾ ਚਾਹੁੰਦੇ ਹਾਂ ਤਾਂ ਪਹਿਲਾਂ ਸ਼ੀਟ 2 ਟੈਬ ਤੇ ਕਲਿਕ ਕਰੋ ਅਤੇ ਫਿਰ ਕੀ ਬੋਰਡ ਤੋਂ ਸ਼ਿਫਟ ਸ਼ਿਫਟ ਬਟਨ ਪ੍ਰੈੱਸ ਕਰਕੇ ਰੱਖੋ ਅਤੇ ਨਾਲ ਹੀ ਸ਼ੀਟ 3 ਟੈਬ ਤੇ ਕਲਿਕ ਕਰੋ
ਹੁਣ ਕਿਸੇ ਵੀ ਇਕ ਟੈਬ ਤੇ ਰਾਈਟ ਕਲਿਕ ਕਰੋ ਅਤੇ ਪੋਪ ਅੱਪ ਮੈਨਯੂ ਵਿਚ ਡਿਲੀਟ ਸ਼ੀਟ ਡਿਲੀਟ ਸ਼ੀਟ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਯੈੱਸ ਯੇਸ ਅੋਪਸ਼ਨ ਤੇ ਕਲਿਕ ਕਰੋ
ਤੁਸੀਂ ਦੇਖਦੇ ਹੋ ਕਿ ਦੋਵੇਂ ਸ਼ੀਟਸ ਡਿਲੀਟ ਹੋ ਗਈਆਂ ਹਨ
ਅੱਗੇ ਸਿੱਖਣ ਲਈ ਆਉ ਅਸੀਂ ਜੋ ਬਦਲਾਉ ਕੀਤੇ ਹਨ ਪਹਿਲਾਂ ਉਹਨਾਂ ਨੂੰ ਅਨਡੂ ਕਰਦੇ ਹਾਂ
ਇਕ ਵਿਸ਼ੇਸ ਸ਼ੀਟ ਨੂੰ ਡਿਲੀਟ ਕਰਨ ਦਾ ਇਕ ਹੋਰ ਤਰੀਕਾ ਮੈਨਯੂਬਾਰ ਵਿਚ ਐਡਿਟ ਐਡਿਟ ਅੋਪਸ਼ਨ ਨੂੰ ਇਸਤੇਮਾਲ ਕਰਨਾ ਹੈ
ਉਦਾਹਰਣ ਲਈ ਜੇ ਅਸੀਂ ਲਿਸਟ ਵਿਚੋਂ ਸ਼ੀਟ 6 ਸ਼ੀਟ 6 ਅਤੇ ਸ਼ੀਟ 7 ਸ਼ੀਟ 7 ਨੂੰ ਡਿਲੀਟ ਕਰਨਾ ਚਾਹੁੰਦੇ ਹਾਂ ਮੈਨਯੂਬਾਰ ਵਿਚੋਂ ਐਡਿਟ ਐਡਿਟ ਅੋਪਸ਼ਨ ਤੇ ਕਲਿਕ ਕਰੋ ਅਤੇ ਸ਼ੀਟ ਅੋਪਸ਼ਨ ਤੇ ਕਲਿਕ ਕਰੋ
ਹੁਣ ਪੋਪ ਅੱਪ ਮੈਨਯੂ ਵਿਚ ਸਿਲੈਕਟ ਸਿਲੈਕਟ ਅੋਪਸ਼ਨ ਤੇ ਕਲਿਕ ਕਰੋ
ਜੋ ਡਾਇਲੌਗ ਬੋਕਸ ਦਿੱਸਦਾ ਹੈ ਉਸ ਵਿਚ ਸ਼ੀਟ 6 ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਕੀ ਬੋਰਡ ਤੋਂ ਸ਼ਿਫਟ ਸ਼ਿਫਟ ਬਟਨ ਹੋਲਡ ਕਰਕੇ ਸ਼ੀਟ 7 ਅੋਪਸ਼ਨ ਤੇ ਕਲਿਕ ਕਰੋ
ਓੱਕੇ ਓਕ ਬਟਨ ਤੇ ਕਲਿਕ ਕਰੋ
ਇਹ ਉਹਨਾਂ ਸ਼ੀਟਸ ਦੀ ਚੋਣ ਕਰਦਾ ਹੈ ਜਿਹਨਾਂ ਨੂੰ ਅਸੀਂ ਡਿਲੀਟ ਕਰਨਾ ਚਾਹੁੰਦੇ ਹਾਂ
ਹੁਣ ਦੁਬਾਰਾ ਮੈਨਯੂਬਾਰ ਵਿਚ ਐਡਿਟ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਸ਼ੀਟ ਅੋਪਸ਼ਨ ਤੇ ਕਲਿਕ ਕਰੋ
ਹੁਣ ਪੋਪ ਅੱਪ ਮੈਨਯੂ ਵਿਚ ਡਿਲੀਟ ਡਿਲੀਟ ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ ਯੈੱਸ ਯੇਸ ਅੋਪਸ਼ਨ ਤੇ ਕਲਿਕ ਕਰੋ
ਤੁਸੀਂ ਦੇਖਦੇ ਹੋ ਕਿ ਚੁਣੀਆ ਗਈਆਂ ਸ਼ੀਟਸ ਡਿਲੀਟ ਹੋ ਗਈਆਂ ਹਨ
ਕੈਲਕ ਵਿਚ ਸ਼ੀਟਸ ਡਿਲੀਟ ਕਰਨਾ ਸਿੱਖਣ ਤੋਂ ਬਾਅਦ ਅਸੀਂ ਹੁਣ ਸਿੱਖਾਂਗੇ ਕਿ ਸਪਰੈੱਡਸ਼ੀਟ ਵਿਚ ਸ਼ੀਟਸ ਨੂੰ ਦੁਬਾਰਾ ਨਾਮ ਕਿਵੇਂ ਦੇਣਾ ਹੈ
ਜੇ ਤੁਸੀਂ ਸਪਰੈੱਡਸ਼ੀਟ ਵਿਚ ਵੇਖੋਗੇ ਅੱਲਗ ਅੱਲਗ ਸ਼ੀਟਸ ਡਿਫਾਲਟ ਰੂਪ ਵਿਚ ਸ਼ੀਟ 1 ਸ਼ੀਟ 2 ਸ਼ੀਟ 3 ਸ਼ੀਟ 1 ਸ਼ੀਟ 2 ਸ਼ੀਟ 3 ਆਦਿ ਨਾਂਵਾਂ ਨਾਲ ਹਨ
ਇਹ ਛੋਟੀ ਸਪਰੈੱਡਸ਼ੀਟ ਵਿਚ ਕੰਮ ਆਉੰਦਾ ਹੈ ਜਿਸ ਵਿਚ ਥੋੜੀਆਂ ਸ਼ੀਟਸ ਹੁੰਦੀਆਂ ਹਨ ਪਰ ਮੁਸ਼ਕਿਲ ਤਾਂ ਹੁੰਦੀ ਹੈ ਜਦ ਉੱਥੇ ਸ਼ੀਟਸ ਬਹੁਤ ਜ਼ਿਆਦਾ ਹੁੰਦੀਆਂ ਹਨ
ਕੈਲਕ ਸਾਨੂੰ ਸਾਡੀ ਪਸੰਦ ਅਨੁਸਾਰ ਸ਼ੀਟ ਦਾ ਨਾਮ ਬਦਲਣ ਦੀ ਇਜਾਜ਼ਤ ਦਿੰਦਾ ਹੈ
ਉਦਾਹਰਣ ਲਈ ਜੇ ਅਸੀਂ ਸ਼ੀਟ 4 ਦਾ ਨਾਮ ਬਦਲ ਕੇ ਡੱਮਪ ਡੰਪ ਰੱਖਣਾ ਚਾਹੁੰਦੇ ਹਾਂ
ਤੁਸੀਂ ਸਿੱਧੇ ਸ਼ੀਟ 4 ਟੈਬ ਤੇ ਡਬਲ ਕਲਿਕ ਕਰਕੇ ਇਹ ਕਰ ਸਕਦੇ ਹੋ
ਤੁਸੀਂ ਵੇਖਦੇ ਹੋ ਕਿ ਰੀਨੇਮ ਸ਼ੀਟ ਰੀਨੇਮ ਸ਼ੀਟ ਹੈਡਿੰਗ ਨਾਲ ਇਕ ਡਾਇਲੌਗ ਬੋਕਸ ਖੁਲ੍ਹਦਾ ਹੈ
ਇਥੇ ਇਕ ਟੇਕਸਟ ਬੋਕਸ ਹੈ ਜਿਸ ਵਿਚ ਡਿਫਾਲਟ ਰੂਪ ਵਿਚ ਸ਼ੀਟ 4 ਲਿਖਿਆ ਹੋਇਆ ਹੈ
ਹੁਣ ਡਿਫਾਲਟ ਨਾਮ ਡਿਲੀਟ ਕਰੋ ਅਤੇ ਨਵੀਂ ਸ਼ੀਟ ਦਾ ਨਾਮ ਡੱਮਪ ਲਿਖੋ
ਓੱਕੇ ਓਕ ਬਟਨ ਤੇ ਕਲਿਕ ਕਰੋ ਅਤੇ ਤੁਸੀਂ ਵੇਖੇਦੇ ਹੋ ਕਿ ਸ਼ੀਟ 4 ਟੈਬ ਦਾ ਨਾਮ ਬਦਲ ਕੇ ਡੱਮਪ ਡੰਪ ਹੋ ਗਿਆ ਹੈ
ਆਉ ਸ਼ੀਟ 5 ਅਤੇ ਡੱਮਪ ਨੂੰ ਡਿਲੀਟ ਕਰੀਏ
ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ
ਸੰਖੇਪ ਵਿਚ ਅਸੀਂ ਸਿੱਖਿਆ ਹੈ ਰੋਅਜ਼ ਅਤੇ ਕਾਲਮਸ ਨੂੰ ਜੋੜਨਾ ਅਤੇ ਡਿਲੀਟ ਕਰਨਾ
ਸ਼ੀਟਸ ਨੂੰ ਜੋੜਨਾ ਅਤੇ ਡਿਲੀਟ ਕਰਨਾ
ਸ਼ੀਟਸ ਨੂੰ ਦੁਬਾਰਾ ਨਾਮ ਦੇਣਾ
ਵਿਆਪਕ ਅਸਾਈਨਮੈਂਟ ਸਪਰੈੱਡਸ਼ੀਟ ਪੈ੍ਕਟਿਸਓਡੀਐਸਸਪ੍ਰੈਡਸ਼ੀਟ practiceਓਡੀਐਸ ਫਾਇਲ ਖੋਲ੍ਹੋ
ਸੀਰਿਅਲ ਨੰਬਰ ਸੀਰੀਅਲ ਨੰਬਰ ਹੈਡਿੰਗ ਵਾਲੀ ਰੋਅ ਨੂੰ ਚੁਣੋ ਅਤੇ ਡਿਲੀਟ ਕਰੋ
ਸ਼ੀਟ ਨੂੰ ਦੁਬਾਰਾ ਨਾਮ ਦਿਉ ਡਿਪਾਟਮੈਂਟ ਸ਼ੀਟ ਡਿਪਾਰਟਮੈਂਟ ਸ਼ੀਟ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
ਇਹ ਸਪੋਕਨ ਟਿਯੂਟੋਰਿਅਲ ਪ੍ਰੌਜੈੱਕਟ ਨੂੰ ਸੰਖੇਪ ਕਰਦਾ ਹੈ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
ਜਿਆਦਾ ਜਾਣਕਾਰੀ ਲਈ ਕੌਨਟੇਕ੍ਟ ਐਟ ਸਪੋਕਨ ਹਾਇਫਨ ਟਿਯੂਟੋਰਿਅਲ ਡੌਟ ਔਰਜ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ ਸਪੋਕਨ ਹਾਇਫਨ ਟਿਯੂਟੋਰਿਅਲ ਡੌਟ ਔਰਜ ਸਲੈਸ਼ ਐਨ ਐਮ ਆਈ ਈ ਸੀ ਟੀ ਹਾਇਫਨ ਇੰਟਰੋ ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ
ਸ਼ਾਮਲ ਹੋਣ ਲਈ ਧੰਨਵਾਦ